ਹਾਂਜੀ ਆਪਣਾ ਬੰਦਾ ਹੁਨਾ ਨਾ ਤਾਡਾ ਫੇਰ ਆਪਣੇ ਬੰਦੇ ਦਾ ਵਾਧਾ ਹੋ ਜਾਂਦਾ। ਹਾਂਜੀ ਹਾਂਜੀ ਓਹੀ ਤੇ ਗੱਲ ਹੈ। ਸਕੇ ਚਾਚੇ ਦਾ ਮੁੰਡਾ ਹੀ ਜਾ ਕੀ ਸਰੀਕੇ ਚੋ ਹੀ ਕੋਈ? ਹਾਂ ਸਕੇ ਚਾਚੇ ਦਾ ਮੁੰਡਾ ਹੀ। ਹਾਂ ਤੇ ਫੇਰ ਤੇ ਭਾਜੀ ਤੁਹਾਨੂੰ ਛੇਤੀ ਸਿੱਖਾ ਦੇਣਾ ਹੀ ਉਨੇ।

ਹਾਂ ਤੇ ਫੇਰ ਤੁਹੀਂ ਪੁੱਛ ਲੈਣਾ ਹੀ ਸਗੋਂ ਉੱਥੇ ਉੱਥੇ ਕੇੜਾ ਕੰਮ ਕਰਦਾ। ਉੱਥੇ ਐਹੋ ਕਰਦਾ ਹੀ ਟੈਲ ਪੱਥਰ ਦਾ ਟੈਲ ਪੱਥਰ ਦਾ ਮਿਲਜੇ ਟੈਲ ਪੱਥਰ ਦਾ ਫਰਨੀਚਰ ਦਾ ਮਿਲਜੇ ਫਰਨੀਚਰ ਦਾ ਉਦਾ ਸਾਲਾ ਕਰਦਾ ਫਰਨੀਚਰ ਦਾ ਕੰਮ।

ਉਦੇ ਨਾਲ ਫੇਰ ਫਰਨੀਚਰ ਦਾ ਤੇ ਟੈਲ ਪੱਥਰ ਦਾ ਆਪਣਾ ਉਨੂੰ ਮਿਲਜੇ ਤੇ ਆਪਣਾ ਕਰ ਲੈਂਦਾ। ਠੀਕ ਐ ਤੇ ਭਾਜੀ ਤੁਹੀ ਉੱਥੇ ਜਾ ਕੇ ਵੇਖ ਲੈਣਾ ਨਾਲ ਲਾ ਲੈਣਾ ਹੀ ਉੱਥੇ ਸਾਥ ਆਲੇ ਨਾਲ। ਉੱਥੇ ਏ ਐ ਕਿ ਕਮਾਈ ਬੜੀ ਸੀ।

ਗੱਲ ਹੁੰਦੀ ਹੁਨੀ ਕਿੰਨੀ ਕ ਦਿਆੜੀ ਪੈਂਦੀ? ਪੈਹੇ ਜਿੰਨੇ ਮੰਗੋਗੇ ਨਾ ਉਨੇ ਹੀ ਭਰ ਦਿੰਦਾ ਉੱਥੇ ਹੀ .

ਤੇ ਉੱਧਰ ਫਰਕ ਹੁਨਾ ਨਾ ਬੰਦਿਆ ਦਾ ਇੱਧਰ ਤੁਹਾਨੂੰ ਪਤਾ ਹੀ ਐ ਵੀਹ ਵੀਹਾਂ ਜਾਨਿਆ ਤੋਂ ਉਨੇ ਪੁੱਛਣਾ ਫੇਰ ਲਵਾਉਣਾ।

ਕੇੜਾ ਪੁੱਛ ਕਰਦੇ ਉੱਥੇ ਜਿੰਨੇ ਪੈਹੇ ਹੈ ਤੇ ਉਨਾ ਨੇ ਥੌੜੇ ਬੋਤੇ ਘਟਾਨੇ ਐ ਤੇ ਚੱਲ਼। ਠੀਕ ਐ ਠੀਕ ਐ ਇੱਥੇ ਤਾਂ ਸਾਨੂੰ ਪਤਾ ਵੀਹਾਂ ਨੂੰ ਪੁੱਛਣਾ ਤੇ ਫੇਰ ਕੈਨਾ ਪੀ ਤੂੰ ਆ ਜਾ ਭਾ ਤੂੰ ਲਾ ਦੇ ਜਿਲੇ ਸਬਜੀ ਜਿੰਨੇ ਦੱਸ ਰੁਪਏ ਸਸਤਾ ਲਾ ਤਾ।

ਜੇ ਦਰਵਾਜਾ ਬਣਾਉਣਾ ਹੁੰਦਾ ਤਾਂ ਵੀ ਕਿੰਨੇ ਪੈਹੇ ਲੈ ਲੈਂਦੇ ਜੇ ਮੰਨ ਲੋ ਇੱਕ ਦਰਵਾਜਾ ਬਣਾਉਣਾ ਜੇ ਕਿਆ ਲੈਣਾ ਆਪਾਂ ਨੌਂ ਹਜਾਰ ਰੁਪਏ ਲੈਣਾ ਵਾ ਉਨੇ ਕੈਣਾ ਅੱਠ ਦੇਣਾ।

ਠੀਕ ਐ ਹਜਾਰ ਰੁਪਏ ਘਟਾਨੇ ਜਾਨੀ ਕਿ? ਉੱਥੇ ਇੰਨੀ ਵੈਸ ਵੂਸ ਨਈ ਕਰਦੇ। ਆਹੋ ਤੇ ਇੱਧਰ ਤੁਹਾਨੂੰ ਪਤਾ ਈ ਐ ਆਪਣੇ ਪੰਜਾਬ ਦਾ। ਕਈ ਤੇ ਓ ਵੀ ਨੀ ਕਰਦੇ ਕਈਆ ਨੂੰ ਜਿੰਨੇ ਕਹਿ ਦੋ ਉਨੇ ਉਨਾਂ ਨੇ ਦੇ ਦੇਣੇ ਐ। ਨੌ ਹਜਾਰ ਉਨਾਂ ਦੇ ਦੇਣਾ ਤੇ ਕਈਆ ਨੇ ਨੌ ਹਜਾਰ ਰੁਪਏ ਤੇ ਉਨਾਂ ਨੇ ਸਾਡੇ ਅੱਠ ਅੱਠ ਹਜਾਰ ਦੇ ਦੇਣਾ। ਹਾਂਜੀ ਹਾਂਜੀ ਤੇ ਮੇਰੇ ਸਾਬ ਨਾਲ ਜੇੜਾ ਬੰਦਾ ਜਿਆਦਾ ਅਮੀਰ ਹੁੰਦਾ ਓਹੀ ਵੈਸਬਾਜੀ ਕਰਦਾ ਤੇ ਗਰੀਬ ਬੰਦੇ ਨੂੰ ਪਤਾ ਹੁੰਦਾ ਕਿੱਦਾਂ ਮੇਹਨਤ ਹੁੰਦੀ। ਸਹੀ ਆ ਸਹੀ ਆ ਹਾਂ ਏ ਤਾਂ ਗੱਲ ਹੈ। ਗਰੀਬ ਬੰਦੇ ਨੂੰ ਮੇਰੇ ਸਾਬ ਨਾਲ ਜਿੰਨੇ ਪੈਹੇ ਕਹਿ ਦੋ ਓ ਉਨੇ ਭਰ ਦਿੰਦਾ ਹੁਨਾ।

ਓ ਭਾਏ ਔਖਾ ਹੋਏ ਚਾਹੇ ਸੌਖਾ ਹੋਏ ਹੈ।

ਕਿਉਂਕਿ ਮੈਂ ਤੇ ਏ ਚੀਜਾਂ ਨੂੰ ਅਜਮਾਇਆ ਮੇਰੇ ਸਾਬ ਨਾਲ ਅਮੀਰ ਨਾਲੋਂ ਬੰਦਾ ਗਰੀਬ ਜੇੜਾ ਸਹੀ।

ਬਿਲਕੁੱਲ ਬਿਲਕੁੱਲ ਭਾਜੀ ਉਨੂੰ ਪਤਾ ਹੁੰਦਾ ਨਾ ਕਿ ਕਿੱਦਾ ਪੈਹੇ ਕਮਾਨ ਦੇ ਆ।

ਏਸ ਚੀਜ ਦਾ ਬੜਾ ਫਰਕ ਪੈਂਦਾ ਭਾਜੀ।

ਹਾਂ ਪੀ ਉਨੂੰ ਪਤਾ ਵਾ ਕਿੱਦਾਂ ਨੰਗੇ ਪੈਰੀ ਕੰਮ ਕਰਨਾ ਜਾਂ ਕਿੱਦਾਂ ਉਹ ਪੀ ਆਪਣੀ ਮੇਹਨਤ ਕਰਨੀ ਤੇ ਫੇਰ ਆਪਣਾ ਇੰਨੇ ਪੈਹੇ ਕਮਾਉਣੇ ਸ਼ਾਮ ਤੱਕ ਤੇ। ਹਾਂ ਏਹ ਤੇ ਗੱਲ ਹੈ।

ਹਾਂਜੀ ਹਾਂਜੀ ਏਹ ਤਾਂ ਗੱਲ ਹੈ।

ਹੁਨਾ ਵਾ ਭੈਣ ਦਾ ਯਾਰ ਮੈਨੂੰ ਕੀ ਕਰਲੂਗਾਂ।

ਹਾਂ ਪੀ ਉਨੂੰ ਏਹੀ ਮਾਨ ਹੁਨਾ ਕੀ ਮੈਨੂੰ ਕੀ ਕਰਲੂਗਾਂ ਏਹ। ਹੂੰ ਹੂੰ ਏਹ ਹੰਕਾਰ ਹੁੰਦਾ ਵਾ। ਹੰਕਾਰ ਹੁੰਦਾ ਹੰਕਾਰ ਹੁੰਦਾ ਪੀ ਏਦੇ ਪੱਲੇ ਕੀ ਐ ਮੈਨੂੰ ਕੀ ਕਰਦੂਗਾਂ। ਪਰ ਉਨੂੰ ਏਹ ਗੱਲ ਦਾ ਨਹੀ ਨਾ ਪਤਾ ਹੁੰਦਾ ਪੀ ਜਦੋਂ ਰੱਬ ਰਾਖੀ ਮਾਰਦਾ ਨਾ।

ਬਿਲਕੁੱਲ ਬਿਲਕੁੱਲ ਉਹ ਫੇਰ ਤੁਹਾਨੂੰ ਪਤਾ ਹੀ ਐ ਗਰੀਬ ਦਾ ਬਦਲਾ ਜੇੜਾ ਰੱਬ ਨੇ ਲੈਣਾ। ਆਹੋ ਆਹੋ। ਮੇਰਾ ਮੋਹ ਹੀ ਤੇ ਵੱਧ ਤੋਂ ਵੱਧ ਕੀ ਐ ਕੋਈ ਬਦਦੁੱਆ ਹੀ ਦੇ ਦੂ ਗਾ ਹੋਰ ਕੀ ਕਹਿ ਸਕਦਾ। ਮੂਹ ਦੁੱਖ ਗਿਆ। ਰੱਬ ਮਾਰਦਾ ਨਾ ਲਾਠੀ ਉਦੋਂ ਬੁੱਜੀ ਮਾਰਦਾ। ਹਾਂਜੀ ਹਾਂਜੀ ਤੇ ਕਈ ਤੇ ਏਦਾਂ ਦੇ ਬੰਦੇ ਹੁੰਦੇ ਪੀ ਓ ਕੋਈ ਮਾਰ ਵੀ ਜਾਏ ਉਨੇ ਸਗੋਂ ਇੰਨੀ ਗੱਲ ਹੀ ਕਹਿਨੀ ਰੱਬ ਤੈਨੂੰ ਹੋਰ ਦਵੇ ਬਰਕਤ ਦਵੇ। ਸਹੀ ਗੱਲ ਆ ਸਹੀ ਗੱਲ ਆ ਉਹ ਜੇੜਆ। ਓ ਤੇ ਰੱਬ ਹੀ ਜਾਣਦਾ ਐ ਨਾ ਕਿਹੜੇ ਦਿਲ ਨਾਲ ਕੈਨ ਦਿਆ ਬੰਦਾ। ਹਾਂ ਹਾਂ ਏਹ ਵੀ ਗੱਲ ਹੈ।

ਹਾਂ ਬੜਾ ਫਰਕ ਹੁੰਦਾ ਭਾਜੀ।

ਕਿਉਂਕਿ ਮੈਂ ਤੇ ਅਜਮਾ ਕੇ ਦੇਖਿਆ ਵਾ ਆਪਾਂ ਹਾਨੂੰ ਤਾਂ ਪਤਾ ਅਸੀ ਜਾਂਦੇ ਰਹੇ ਆ ਭਾਜੀ ਕਲੇਰੀ ਕੰਮ ਤੇ ਸ਼ਟਰਿੰਗ।

ਏਹ ਤੁਹੀਂ ਮੰਨਣਾ ਨੀ ਪੀ ਉਨ ਏਡੀ ਤਮਾ ਬਿਗੜੀ ਐ ਓਦੀ ਜੱਟੀ ਦੀ।

ਖਰਾਬ ਦੁੱਧ ਦੀ ਚਾਹ ਬਣਾ ਕੇ ਪਿਆ ਤੀ ਸਾਨੂੰ ਓਨੇ।

ਐਨਾ ਏਡੀ ਤਾਂਨੀ ਗੱਲ, ਬੰਦੇ ਨੇ ਚੈੱਕ ਨਾ ਕੀਤੀ ਹੋਵੇ, ਕਿਦਾ ਦੀ ਆ ਜਾਂ ਕੀ ਸੀਨ ਵਾ, ਖਰਾਬ ਤਾਂਨੀ ਹੋਇਆ ਦੁੱਧ ਸਮੈਲ ਆ ਹੀ ਜਾਂਦੀ, ਤੁਹਾਨੂੰ ਪਤਾ ਭਾਜੀ।

ਆਹੋ ਤੇ ਓਨੇ ਇਦਾ ਚੱਲਦੀ, ਉੱਥੋਂ ਪਤਾ ਲੱਗਦਾ ਬੰਦਾ ਹੰਕਾਰਿਆ ਵਾ। ਹਾਂ ਹਾਂ ਸਹੀ ਗੱਲ।

ਤੇ ਰੋਟੀ ਅੱਲੋ ਕਹਿਤਾ ਤੇ ਆਂਦੀ ਅੱਜ ਤੇ ਅਸੀ ਖਵਾਲ ਦਿੰਦੇ ਆ।

ਆਹੋ ਤੇ ਕੱਲ ਤੋਂ ਲੈ ਆ ਕਰਿਉ।

ਆਪਾਂ ਨੂੰ ਚੜਿਆ ਗੁੱਸਾ ਤਾਨੂੰ ਪਤਾ ਅਸੀ ਨਈ ਗੱਲ ਸੁਣਨ ਵਾਲੇ ਕਿਸੇ ਦੀ।

ਅਹੀ ਫੇਰ ਸੁਣਾਉ ਗੱਲ ਤਾਂ ਹੀ ਕਿਹਾ ਤੁਹੀ ਰੋਟੀ ਰੈਣ ਦੋ ਕੋਈ ਗੱਲ ਨੀ ਅਸੀ ਮੰਗਾ ਲੈਨੇ।

ਰੋਟੀ ਨੀ ਖਾਂਦੀ ਉਨਾਂ ਦੀ ਭੁੱਖੇ ਢਿੱਡ ਦਿਆੜੀ ਲਾਈ ਫੇਰ।

ਆਹੋ ਏਹ ਵੀ ਕੋਈ ਗੱਲ ਨੀ ਰੈਣ ਦੋ ਅਗਲੇ ਦਿਨ ਅਸੀ ਆਪਣੀ ਰੋਟੀ ਲੈ ਕੇ ਗਏ। ਅੱਛਾ ਅੱਛਾ ਬਣਾ ਕੇ ਨੀ ਮਤਲਬ ਉਨਾਂ ਬਣਾ ਕੇ ਖੜੀ ਹੀ ਕ ਨਹੀ ਹੀ ਖੜੀ? ਨਾ ਨਾ ਉਨਾਂ ਲਾਗੇ ਉਸੇ ਪਿੰਡ ਦੇ ਹੀ ਕਲੇਰਾ ਦੇ।

ਆਪਾਂ ਨੀ ਕਿਆ ਉਨਾਂ ਨੂੰ ਪੀ ਰੋਟੀ ਲਿਆਉ ਨਾ ਲਿਆਉ ਅਹੀ ਕਹਿਤਾ ਅਹੀ ਰੈਨਦੋ ਕੋਈ ਗੱਲ ਨੀ।

ਹਾਂ ਤੇ ਅਗਲੇ ਦਿਨ ਆਪਾਂ ਆਪਣੀ ਰੋਟੀ ਖੜੀ। ਰੋਟੀ ਖਾਣ ਦਾ ਕੀ ਫੈਦਾ ਜੇ ਗੱਲਾਂ ਹੀ ਕਰ ਦੇਣੀਆਂ ਅਗਲੇ ਨੇ।

ਚਾਰ ਘੰਟੇ ਬਾਦ ਤੇ ਬੰਦਾ ਵੈਹੇ ਰੋਟੀ ਖਾਂਦਾ ਮੰਨ ਲੋ ਅੱਠ ਵਜੇ ਰੋਟੀ ਖਾਂਦੀ ਐ ਤੇ ਚਾਰ ਪੰਜ ਘੰਟੇ ਬਾਦ ਉਨੂੰ ਫੇਰ ਇੱਕ ਡੇਢ ਵਜੇ ਭੁੱਖ ਲੱਗਣੀ ਇੱਕ ਡੇਢ ਵਜੇ ਖਾਂਦੀ ਫੇਰ ਸ਼ਾਮ ਨੂੰ ਲੱਗਣੀ ਚੋ ਪੰਜ ਘੰਟਿਆਂ ਬਾਦ ਭੁੱਖ ਲੱਗਦੀ। ਤੇ ਨਾਨ ਇੱਕ ਖਾਦਾ ਫੇਰ ਤਾਂ ਵੈਸੇ ਹੀ ਪੰਜ ਛੇ ਘੰਟੇ ਲੰਘ ਜਾਂਦੇ।

ਹਾਂਜੀ ਤੇ ਉਹ ਕੇਹੇ ਦੀ ਗੱਲ ਸੁਣਨ ਨਾਲੋਂ ਬੈਟਰ ਏਹੀਓ ਐ ਕਿ ਆਪਣੀ ਰੋਟੀ ਘਰੋਂ ਲੈ ਕੇ ਜਾਵੇ ਬੰਦਾ ਹੈ ਕਿ ਨਈ?

ਆਪਾਂ ਭਾਜੀ ਉਦੋ ਦਾ ਵਸਾ ਨੀ ਖਾਂਦੇ ਅਹੀ ਰੋਟੀ ਲੈ ਕੇ ਜਾਣਾ ਕੰਮ ਤੇ ਜਿੱਥੇ ਜਾਣਾ।

ਆ ਚੱਲ ਵਧੀਆ ਗੱਲ ਆ, ਕਿਹੇ ਦੀ ਗੱਲ ਕਿਉਂ ਸੁਣਨੀ ਜਦੋਂ ਰੋਟੀ ਵਾਸਤੇ ਕਮਾਨ ਦੇ ਐ ਆਪਾਂ।

ਰੋਟੀ ਕਰਕੇ ਗੱਲਾਂ ਸੁਣਨੀਆ ਤੇ ਉਦਾ ਫੈਦਾ ਕੀ ਐ।

ਕੀ ਲੋੜ ਐ ਕ ਨਈ।

ਠੀਕ ਐ ਠੀਕ ਐ ਵੀਰ ਚੰਗਾ। ਦਾ ਪੇਪਰ ਨਵੰਬਰ ਚ ਹੋਇਆ, ਮਈ ਹੋਇਆ ਤੇ ਹੁਣ ਜਾ ਕੇ ਸਾਲ ਹੋ ਗਿਆ ਪੂਰਾ ਹੁਣ ਜਾ ਕੇ ਉਹਦੀ ਪੂਰੀ ਜਿਹੜੀ process ਹੈ ਖ਼ਤਮ ਹੋਈ ਹੈ ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੀ ਜੀ ਕਿਹਤੋਂ ਸੁਨੀਤਾ ਜੀ ਤੋਂ ਇਹ ਗੱਲ ਧਿਆਨ ਰੱਖਣੀ ਹੈ ਤੇ ਬਾਕੀ ਤਿੰਨ ਦਸੰਬਰ ਦਿਨ ਧਿਆਨ ਰੱਖਣਾ ਸਾਰਿਆਂ ਨੇ ਕਿਹੜਾ ਦਸੰਬਰ ਹੈ ਤਿੰਨ ਦਸੰਬਰ ਕੱਲ੍ਹ ਵੀ ਦੱਸਿਆ ਸੀਗਾ ਅੱਜ ਵੀ ਦੱਸ ਰਿਹਾਂ ਤਿੰਨ ਦਸੰਬਰ history ਚ ਪਹਿਲੀ ਵਾਰ ਕਿਸੇ ਵੀ ਯੂਟਿਊਬ ਚੈਨਲ ਤੇ ਕਦੇ ਵੀ ਕਿਸੇ ਨੇ ਨੀ ਕੀਤਾ, ਪਹਿਲੀ ਵਾਰ ਅਸੀਂ ਕਰਨ ਜਾ ਰਹੇ ਹਾਂ ਜੀ online live Test ਸੁਣ ਲਓ ਮੇਰੀ ਗੱਲ ਦੇਖੋ ਫ਼ਾਇਦਾ ਇਹਦਾ ਤਾਂ ਹੀ ਹੈ ਜੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਆਓਗੇ ਤਾਂ ਤੁਹਾਨੂੰ ਇੰਨਾ ਹੀ ਇੰਨਾ ਜ਼ਰੂਰ ਕਰਨਾ ਪੈਣਾ ਤੁਹਾਨੂੰ video share ਜ਼ਰੂਰ ਕਰਨੀ ਪੈਣੀ, ਤੁਹਾਨੂੰ video ਨੂੰ share ਜ਼ਰੂਰ ਕਰਨਾ ਪੈਣਾ ਦੱਸਣਾ ਪੈਣਾ ਵੀ ਤਿੰਨ ਦਸੰਬਰ ਨੂੰ ਅੱਠ ਵਜੇ ਪੰਜਾਬ ਅੱਡਾ twenty four seven ਤੇ ਪਹੁੰਚ ਜਾਇਓ ਸਿਰਫ਼ ਪੰਦਰਾਂ ਮਿੰਟ ਦਾ test ਹੋਊ only fifty minutes ਦਾ test ਹੋਊਗਾ ਤੀਹ question ਹੋਣਗੇ ਤੇ ਉਹਦੇ ਵਿੱਚ ਇਹ ਵੀ ਹੋ ਜਾਏਗਾ ਪੰਦਰਾਂ ਮਿੰਟ ਤੁਹਾਨੂੰ ਕਿੱਦਾਂ ਹੋਣਗੇ ਮੈਂ ਤੁਹਾਨੂੰ ਗੂਗਲ form ਦਊਂਗਾ ਤੁਸੀਂ form ਤੋਂ ਦੇਖਣਾ ਤੁਸੀਂ ਆਪਣਾ ਆਪਣਾ ਜਿਹੜੇ number ਨੇ ਤੁਹਾਡੇ ਤੀਹ ਵਿੱਚੋਂ ਨਾਲ ਦੀ ਨਾਲ ਦੇਖ ਲਓਗੇ ਲੇਕਿੰਨ ਮਤਲਬ ਕੀ ਬਣਦਾ ਹੈ ਮਤਲਬ ਬਣਦਾ ਹੈ ਜਦੋਂ ਅਸੀਂ ਬਾਕੀਆਂ ਨਾਲ ranking check ਕਰੀਏ ਤਾਂ ਫਿਰ ਉਹ ਤੋਂ ਬਾਅਦ top ten ਵੀ ਮੈਂ ਦੱਸਾਂਗਾ। ਤਾਂ ਅੱਠ ਵਜੇ ਆਉਣਾ exact ਅੱਠ ਤੋਂ ਲੈ ਕੇ ਅੱਠ ਪੰਜ ਤੱਕ ਮੈਂ time ਦਉਂਗਾ ਤੁਸੀਂ ਗੂਗਲ form download ਕਰ ਹੋ ਹੀ ਜਾਓਗੇ ਤੇ eight to eight fifteen ਤੱਕ ਤੁਹਾਡੇ ਕੋਲ time ਹੋਊਗਾ ਪੇਪਰ attempt ਕਰਨ ਦਾ ਤੇ ਅੱਠ ਪੰਦਰਾਂ ਤੋਂ ਲੈ ਕੇ ਅੱਠ ਵੀਹ last ਵਾਲੇ ਪੰਜ ਮਿੰਟ ਹੋਣਗੇ ਤੁਹਾਡੇ ਕੋਲ submit ਕਰਨ ਦਾ। ਜੇ ਕਿਸੇ ਦਾ ਪੇਪਰ ਅੱਠ ਇੱਕੀ ਤੇ ਆਇਆ, ਅੱਠ ਬਾਈ ਤੇ ਆਇਆ, ਅੱਠ ਤੇਈ ਤੇ ਆਇਆ ਭਾਵੇਂ ਕਹਿ ਦਵੇ ਸਰ ਮੈਂ ਭਾਂਡੇ ਧੋ ਰਹੀ ਸੀਗੀ ਭਾਵੇਂ ਕਹਿ ਦੇ ਸਰ ਮੈਂ ਕੱਪੜੇ ਧੋ ਰਿਹਾ ਸਾਂ ਸਰ ਮੈਂ ਪੱਗ ਬੰਨ ਰਿਹਾ ਸਾ ਸਰ ਮੈਂ ਖਾਣਾ ਖਾ ਰਿਹਾ ਸਾਂ ਮੇਰਾ phone ਮੇਰਾ ਬੱਚਾ ਲੈ ਕੇ ਭੱਜ ਗਿਆ ਮੇਰਾ phone ਮੇਰੀ ਬੱਚੀ ਲੈ ਕੇ ਭੱਜ ਗਈ ਮੇਰਾ phone ਮੇਰੇ ਪਰੋਠੇ ਮੇ ਗਿਰ ਗਿਆ, ਮੇਰੀ ਚਾਹ ਮੇ ਗਿਰ ਗਿਆ, ਮੇਰੇ ਦਹੀਂ ਮੇ ਗਿਰ ਗਿਆ ਨਹੀਂ eight to eight fifteen class ਹੋਊਗੀ test ਹੋਊਗਾ ਤੁਹਾਡਾ ਤੇ ਫਿਰ ਅੱਠ ਪੰਦਰਾਂ ਤੋਂ ਅੱਠ ਵੀਹ ਮੈਂ ਤੁਹਾਨੂੰ time ਦਊਂਗਾ ਉਹ ਜਿਹੜਾ ਪੇਪਰ ਹੈ ਉਹਨੂੰ submit ਕਰਨ ਲਈ ਤੇ ਫਿਰ ਦਸ ਵਜੇ ਆਪਾਂ ਉਹਦਾ ਕਰੋਂਗੇ answer ਕੀ ਜਿਹੜੇ ਤੀਹ ਪੈਂਤੀ question ਹੋਣਗੇ ਤੇ ਨਾਲ ਨਾਲ ਜਿਹੜੀ ਤੁਹਾਡੀ ranking ਆਊਗੀ ਬੱਚਿਆਂ ਦੀ ਕਿਹੜਾ first ਆਇਆ ਕਿਹੜਾ second ਆਇਆ ਲੇਕਿੰਨ ਤੁਹਾਨੂੰ ਵੀ ਪਤਾ ਹੈ ਸਵਾਦ ਕਦੋਂ ਆਊਗਾ ਸਵਾਦ ਆਊਗਾ ਜਦੋਂ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 ਪੰਜ ਮਿੰਟ ਥੋੜ੍ਹੀ ਯਾਰ ਏਦਾਂ ਏਦਾਂ class ਨੀ ਲੱਗਣੀ ਯਾਰ ਮੱਖੀ ਨੇ ਬਹੁਤ ਪਰੇਸਾਨ ਕੀਤਾ ਹੋਇਆ ਪੰਜ ਮਿੰਟ ਥੋੜ੍ਹੀ late ਹੋ ਜਾਓਗੇ ਯਾਰ ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹਹੋ, ਪੰਜ ਮਿੰਟ ਥੋੜ੍ਹੀ late ਹੋ ਜਾਓਗੇ ਕੈਸੀ ਬਾਤੇਂ ਕਰ ਰਹੇ ਆ ਚਲੋ, ਸ਼ੁਰੂ ਕਰਦੇ ਹਾਂ ਅੱਜ ਦੀ class ਆਪਾਂ ਪਹਿਲਾਂ ਆਪਾਂ current affair ਕਰਦੇ ਹਾਂ ਕਿਉਂਕਿ ਬੱਚਿਆਂ ਨੇ ਉਹੀ ਸਾਂਭਿਆ ਹੋਇਆ ਤਾਂ ਸਿੱਧਾ ਆਪਾਂ current affair ਤੋਂ ਸ਼ੁਰੂ ਕਰਾਂਗੇ ਤਾਂ india commitment to security and prosperity in the ਇੰਡੋ ਪੈਸੇਫਿਕ region ਤੁਹਾਨੂੰ ਪਤਾ ਹੈ ਵੀ ਸਾਡੇ ਜਗਦੀਪ ਧਾਕੜ ਸਾਹਿਬ ਸਤਾਰਵੇਂ summit ਵਿੱਚ ਗਏ ਹੋਏ ਸੀਗੇ ਏਸੀਆ ਨਾਲ ਏਸੀਅਨ country ਆਪਾਂ ਪੜ੍ਹ ਚੁੱਕੇ ਹਾਂ ਜੀ TV clip of MBBS ਥਾਈਲੈਂਡ, ਵੀਅਤਨਾਮ, ਕੰਬੋਡੀਆ, ਲਾਓਸ, ਇੰਡੋਨੇਸੀਆ, ਫਿਲੀਪੀਨ, ਮਿਆਂਨਮਾਰ ਮਲੇਸੀਆ ਤੇ ਸਿੰਗਾਪੁਰ ਤੇ ਇੱਕ ਗਿਆਰਵੀਂ country ਜੁੜੀ ਹੈ ਆਪਾਂ ਤਿੰਨ ਚਾਰ ਦਿਨ ਪਹਿਲਾਂ ਧਿਆਨ ਕੀਤਾ ਸੀ ਦੱਸੋ ਮੈਨੂੰ ਗਿਆਰਵੀਂ ਕੁੜ country ਕਿਹੜੀ ਹੈ ਗਿਆਰਵੀਂ country ਕਿਹੜੀ ਹੈ which is the eleventh country ਏਸੀਆਨ ਵਿੱਚ ਜੁੜੀ ਹੈ nineteen-ninety-nine ਵਿੱਚ ਕੰਬੋਡੀਆ ਜੁੜਿਆ ਸੀ ਤੇ ਕੰਬੋਡੀਆ ਤੋਂ ਬਾਅਦ ਹੁਣ ਜਾ ਕੇ ਕੰਬੋਡੀਆ ਤੋਂ ਬਾਅਦ ਹੁਣ ਜਾ ਕੇ ਕੋਈ ਨਵੀਂ country ਆਈ ਹੈ ਕੰ country ਹੈ ਤਿਮੋਰ ਲੈਸਟ ਜਾਂ ਫਿਰ ਕਿਹਾ ਜਾਂਦਾ ਉਹਨੂੰ east ਤਿਮੋਰ ਠੀਕ ਹੈ ਜੀ। ਉਹਨੂੰ ਕਿਹਾ ਜਾਂਦਾ ਜੀ east ਤਿਮੋਰ ਤਾਂ ਜੀ ਗੱਲਬਾਤ ਪੜ੍ਹੋ ਆਹ ਵੇਖੋ ਕੀ ਕਹਿੰਦੇ ਨੇ। ਕਹਿੰਦੇ india ਤੇ ਏਸੀਆ ਨੇ ਇੱਕ joint statement ਕੱਢੀ ਹੈ ਵੀ importance ਜਿਹੜੀ ਕਿ ਮ maintaining and promoting peace ਸੁੱਖ ਸ਼ਾਂਤੀ ਕਹਿੰਦੇ stability ਸਥਿਰਤਾ maritime safety ਜਾਣੀਕਿ ਜਿੱਦਾਂ ਸਮੁੰਦਰੀ ਜਿਹੜੀ ਸੁਰੱਖਿਆ ਹੋ ਗਈ

ਉਹਦੇ ਵਿੱਚ ਕੰਟਰੀਆਂ ਵੀ ਨੇ ਉਹਦੇ ਵਿੱਚ ਛੋਟੇ ਛੋਟੇ island ਬੜੇ ਬੜੇ island ਵੀ ਨੇ ਕਹਿੰਦੇ ਇਕੱਠੇ ਹੋ ਕੇ ਵਿਕਾਸ ਹੋਵੇ ਮੁਕਦੀ ਗੱਲ ਇਹ ਹੈ ਮੁਕਦੀ ਗੱਲ ਕੀ ਹੈ ਵਿਕਾਸ ਵਾਲੀ ਹੈ ਚਲੋ। ਤਾਂ ਇਹਨਾਂ ਨੇ ਇਹ ਵੀ ਕਿਹਾ call for establishing a comprehensive strategic partnership and and enhancing cooperation against terrorism ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਜਗਦੀਪ ਭਾਜੀ ਕਿੱਥੇ ਗਏ ਹੋਏ ਨੇ Nineteenth asean india summit ਕਿੱਥੇ ਹੋਇਆ ਇਹ ਫਨਿਮਪੈਨ ਫਨਿਮਪੈਨ ਕਿੱਥੇ ਹੈ ਫਨਿਮਪੈਨ ਉੱਥੇ ਜਿ ਜਿਹਦੇ ਕੋਲ ਇਸ ਵਾਰ ਏਸੀਆ ਦੀ ਪ੍ਰਧਾਨਗੀ ਹੈ, ਤਾਂ ਕਿਹਦੇ ਕੋਲ ਇਸ ਵਾਰ ਏਸੀਆ ਦੀ ਪ੍ਰਧਾਨਗੀ ਇਹ ਵੀ ਦੱਸੋ ਇੱਕ ਵਾਰ।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 Importance of Indian ocean region ਥੱਲੇ ਪੜ੍ਹੋ ਕੀ ਹੈ ਚਾਈਨਾ ਨੇ hold ਕੀਤੀ ਪਹਿਲੀ ਚਾਈਨਾ indian ocean region forum without india ਚਾਈਨਾ ਵੀ ਬਹੁਤ ਕੱਬਾ ਹੋ ਰਿਹਾ ਚਾਈਨਾ ਅਹ ਚਾਈਨਾ ਨੂੰ ਲੱਗ ਰਿਹਾ ਵੀ ਭਾਰਤ ਸਕਦਾ ਜੇ ਭਾਰਤ ਬਣਾ ਸਕਦਾ ਆਪਾਂ ਕਿਉਂ ਨਾ ਕਰੀਏ ਭਾਰਤ ਦਾ ਕੁਆਡ ਬਣਾਇਆ ਹੋਇਆ ਉਹ ਕਾਹਦੇ ਲਈ ਹੈ ਇਹ ਇੰਡੋ ਪੈਸਿਫਿਕ ਲਈ ਹੈ ਫਿਰ ਭਾਰਤ ਨੇ ਦੂਜਾ ਕੁਆਡ ਬਣਾਇਆ ਹੋਇਆ i two u two ਕਰਕੇ ਹਨਾ ਫਿਰ ਭਾਰਤ ਨੇ ਹੁਣੇ ਇੰਡੋ ਪੈਸਿਫਿਕ economic framework ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਕਿ ਚੌਦਾਂ ਕੰਟਰੀਆਂ ਨੇ ਚਾਰ ਕੁਆਡ ਦੀਆਂ ਕੰਟਰੀਆਂ south ਕੋਰੀਆ ਤੇ ਨਿਊਜੀਲੈਂਡ ਤੇ ਸੱਤ ਸੀਗੀਆਂ ਮਲੇਸੀਆ ਉਹ ਹੋ ਗਿਆ ਨਾ ਏਸੀਆਨ ਦੀ ਕੰਟਰੀਆਂ ਯਾਦ ਹੈ।

ਜਿੰਨੀਆਂ ਵੀ country ਨੇ ਉਹਨਾਂ ਸਾਰੀਆਂ ਕੰਟਰੀਆਂ ਨੂੰ ਲੈ ਲਿਆ ਤੇ india ਨੂੰ ਛੱਡ ਦਿੱਤਾ ਬਾਹਰ ਦੇਖੋ ਕੰਮ ਕਾਰ, ਦੇਖੋ ਕੀ ਕੀਤਾ, ਤਾਂ ਜੀ ਚਾਈਨਾ ਨੇ organize ਕੀਤੀ ਜੀ ਪਹਿਲੀ high level ਚਾਈਨਾ indian ocean region forum On development corporation full form ਦੇਖ ਲਓ ਕਿਹੋ ਜੀ ਹੈ ਜੀ ਚਾਈਨਾ indian ocean region forum development corporation cooperation with ਉੱਨੀ ਕੰਟਰੀਆਂ from the region except for india ਯਾਰ ਮੱਖੀ ਨੀ ਅੱਡ ਹੀ Except for india the event was quietly held along with many other event including the sixth ਚਾਈਨਾ south ਏਸੀਆ ਚਾਈਨਾ indian ocean region think tank forum in the hybrid format in ਕੋਨਮਿੰਗ ਚਾਈਨਾ ਹੋਇਆ ਕਿੱਥੇ meeting ਕਿੱਥੇ ਹੋਈ ਕਨਮਿੰਗ ਚਾਈਨਾ ਲੇਕਿੰਨ ਮੁਕਦੀ ਗੱਲ ਕੀ ਹੈ ਵੀ ਉੱਨੀ ਕੰਟਰੀਆਂ ਲੈ ਲਈਆਂ ਭਾਰਤ ਇੱਕ ਇੱਕ ਲੋਤੀ country ਇਹੋ ਜਿਹੀ ਹੈ ਭਾਰਤ ਇੱਕ ਇਕਲੋਤੀ country ਇਹੋ ਜਿਹੀ ਹੈ ਜਿਹਨੂੰ ਉਹਦੇ ਵਿੱਚ ਨਹੀਂ ਲਿਆ ਗਿਆ। ਜਿਹਨੂੰ ਉਹਦੇ ਵਿੱਚ ਨਹੀਂ ਲਿਆ ਗਿਆ ਆਹ ਵੇਖੋ forum was hosted by ਚਾਈਨਾ international development cooperation agency ਜਾਣੀ ਕਿ ਸਿਡਕਾ ਤੇ ਸਿਡਕਾ ਦੇ head ਨੇ ਲੂ ਯਾਹੂਈ। Vice foreign minister ਨੇ ਤੇ ਪੁਰਾਣੇ ambassador ਨੇ india ਨੂੰ ਤਾਂ ਧਿਆਨ ਰੱਖਣਾ ਇਹ ਗੱਲ meeting ਕਿੱਥੇ ਹੋਈ ਜੀ ਕਨਮਿੰਗ ਚਾਈਨਾ ਵਿੱਚ ਹੋਈ ਤੇ ਉੱਨੀ ਕੰਟਰੀਆਂ ਉੱਨੀ ਕੰਟਰੀਆਂ ਵਿੱਚ ਤੁਸੀਂ ਮੰਨੋਗੇ ਆਸਟ੍ਰੇਲੀਆ ਵਰਗੀ country ਨੂੰ ਵੀ ਬੁਲਾਇਆ। ਲੇਕਿੰਨ ਇਹਨਾਂ ਨੂੰ ਵੀ ਪਤਾ ਹੈ ਵੀ ਆਸਟ੍ਰੇਲੀਆ ਫਿਰ ਵੀ ਆਸਟ੍ਰੇਲੀਆ ਤਾਂ ਲਾਈਲੱਗ ਹੈ ਆਸਟ੍ਰੇਲੀਆ ਨੂੰ ਕਹਿ ਦਿੱਤਾ ਇਉਂ ਚੱਲ, ਬਾਈ ਕਹਿੰਦਾ ਇਉਂ ਚੱਲੋਗੇ, ਉਹਨੂੰ ਕਹਿੰਦੇ ਇਉਂ ਚੱਲ ਬਾਈ ਕਹਿੰਦਾ ਇਉਂ ਚੱਲੋਗੇ ਲੇਕਿੰਨ india ਨੂੰ ਨਹੀਂ ਬੁਲਾਇਆ ਕੰਟਰੀਆਂ ਤੁਸੀਂ ਪੜ੍ਹ ਸਕਦੇ ਹੋ ਇੱਕ ਵਾਰ, ਇੰਡੋਨੇਸੀਆ, ਪਾਕਿਸਤਾਨ, ਮਿਆਂਨਮਾਰ, ਸ੍ਰੀ ਲੰਕਾ, ਬੰਗਲਾਦੇਸ, ਮਾਲਦੀਵ, ਨੇਪਾਲ ਅਫਗਾਨੀਸਤਾਨ ਤੱਕ ਨੂੰ ਬੁਲਾ ਲਿਆ ਦੇਖ ਰਹੇ ਹੋ ਇਰਾਨ, ਓਮਾਨ, south ਕੋਰੀਆ, ਕੀਨੀਆ, ਮੁਜਾਮਬਿਕ, ਤਜਾਨੀਆ ਮੈਡਾਗਾਸਕਰ ਮੋਰੀਸੀਆ, ਜਬੂਟੀ ਤੇ ਆਸਟ੍ਰੇਲੀਆ ਵੇਖ ਰਹੇ ਹੋ ਤੁਸੀਂ ਮੈਂ ਵੀ ਇੱਕ ਵਾਰ ਹੈਰਾਨ ਹੋ ਗਿਆ, ਮੈਂ ਕਿਹਾ ਕੁਆਡ ਵਿੱਚ ਤਾਂ ਕੁਆਡ ਵਿੱਚ ਤਾਂ ਆਸਟ੍ਰੇਲੀਆ ਵੀ ਹੈ ਲੇਕਿੰਨ ਆਸਟ੍ਰੇਲੀਆ ਨੂੰ ਵੀ ਬੁਲਾਇਆ ਹੋਇਆ। ਹੁਣ ਇਹ ਕੰਟਰੀਆਂ ਯਾਦ ਨਾ ਕਰਨ ਲੱਗ ਜਾਇਓ ਠੀਕ ਹੈ ਜੀ ਯਾਦ ਨਾ ਕਰਨ ਲੱਗ ਜਾਇਓ, ਤੁਸੀਂ ਸਰ ਸੋਹਣੇ ਬਣਕੇ ਆਇਆ ਤਾਂ ਮੱਖੀ ਤਾਂ ਰੁੱਕਿਆ ਨੀ ਜਾ ਰਿਹਾ ਪਰੇਸਾਨ ਕੀਤਾ ਹੋਇਆ ਭਾਜੀ ਮੱਖੀ ਨੇ ਕੀ ਕਹਾਂ ਦੱਸੋ ਕੀ ਦੱਸਾਂ ਤੈਨੂੰ ਚਲੋ। ਲੈਫਟੀਨੈਂਟ ਜਨਰਲ ਅਸੀਮ ਮੁਨੀਦ ਇਹਨਾਂ ਨੂੰ appoint ਕੀਤਾ ਗਿਆ ਜੀ as new army chief of ਪਾਕਿਸਤਾਨ ਇਹ ਦੋ ਤਿੰਨ ਦਿਨ ਪੁਰਾਣੀ ਗੱਲ ਹੋ ਗਈ ਹੈ ਲੇਕਿੰਨ ਆਪਾਂ ਕੀਤੀ ਨੀ ਸੀਗੀ ਤਾਂ ਕਰਕੇ ਤਾਂ ਜੀ new army chief ਬਣ ਚੁੱਕੇ ਨੇ ਕਿਹਨੂੰ replace ਕੀਤਾ ਇਹਨਾਂ ਨੇ ਇਹਨਾਂ replace ਕੀਤਾ ਜੀ ਜਨਰਲ ਕਮਾਰ ਜਵੇਦ ਬਾਜਵਾ ਨੂੰ ਹਨਾ ਇਹਨਾਂ ਨੇ ਕਿਹਨੂੰ replace ਕੀਤਾ ਜਨਰਲ ਕਮਾਰ ਜਵੇਦ ਬਾਜਵਾ ਨੂੰ ਕੌਣ ਬਣ ਚੁੱਕਾ ਇਹਨਾਂ ਦਾ chief ਹੁਣ ਅਸੀਮ ਮੁਨੀਰ।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 ਰਾਸ਼ਟਰਪਤੀ ਬਣ ਜਾਓਗੇ ਮਰਜ਼ੀ ਹੈ ਇਹਨਾਂ ਦੀ ਹਨਾ ਫ਼ੋਜ਼ ਦੀ ਚੱਲਦੀ ਹੈ ਤੁਹਾਨੂੰ ਪਤਾ ਹੈ, ਚਲੋ। ਮੁਨੀਰ is currently posted at the army ਦਾ headquarter ਤੁਹਾਡੇ ਕੋਲ ਸਵਾਲ ਆ ਸਕਦਾ ਹੈ ਕਿ army ਦਾ ਇਹਨਾਂ ਦੀ headquarter ਕਿੱਥੇ ਹੈ ਇਹਨਾਂ ਦਾ headquarter ਰਾਵਲਪਿੰਡੀ ਵਿੱਚ ਠੀਕ ਹੈ ਜੀ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

ਅਜਿਪਟ ਦੇ ਰਾਸ਼ਟਰਪਤੀ ਨੂੰ invite ਕੀਤਾ ਜਾ ਰਿਹਾ ਹੈ chief guest for republic day ਦੋ ਹਜ਼ਾਰ ਤੇਰਾਂ, ਜਿੱਦਾਂ ਤੁਹਾਨੂੰ ਪਤਾ ਹੈ ਜੀ ਹਰ ਸਾਲ ਕਿਸੇ ਨਾ ਕਿਸੇ ਨੂੰ ਬੁਲਾਇਆ ਜਾਂਦਾ as a chief guest ਤੇ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 ਇਸ ਸਾਲ ਦੋ ਹਜ਼ਾਰ ਬਾਈ ਵਿੱਚ ਕਿਹਨੂੰ ਬੁਲਾਇਆ ਗਿਆ ਸੀਗਾ republic day parade ਤੇ as chief guest ਛੇਤੀ ਦੱਸੋ ਤੁੱਕਾ ਹੀ ਮਾਰ ਲਓ ਹਾਂਜੀ come-on ਸਾਬਾਸ਼ ਖਿੱਚ ਕੇ ਰੱਖੋ ਕੰਮ। COP twenty seven ਉਹ ਤਾਂ ਠੀਕ ਹੈ ਭਾਜੀ ਮੈਂ ਕੀ ਪੁੱਛ ਰਿਹਾਂ, ਮੈਂ ਸਵਾਲ ਕਿਆ ਪੁੱਛਿਆ ਬਤਾ ਕੁਛ ਹੋਰ ਰਹਾ ਹੈ ਬੱਚਾ ਕੋਈ, ਯਾਰ ਕਿਆ ਬਾਤ ਹੈ ਇਹ। ਬੋਰਿਸ ਜੋਹਨਸਨ ਨਹੀਂ ਆਇਆ ਨੀ ਸੀ ਉਹ ਤਾਂ ਆਇਆ ਹੀ ਨੀ ਸੀ ਭਾਜੀ he didn't come, he did not come

ਤੇ ਤੁਹਾਨੂੰ ਪਤਾ ਹੈ ਕੀ ਇੱਥੇ ਲਿਖਿਆ ਹੋਇਆ ਇਹ among ਅਜਿਪਟ among the nine guest countries invited to the G twenty summit ਤੁਹਾਨੂੰ ਪਤਾ ਹੈ ਜੀ G twenty summit ਜਿਹੜਾ ਭਾਰਤ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਨੋਂ ਕੰਟਰੀਆਂ ਆਪਾਂ ਗੱਲ ਕੀਤੀ ਸੀ

ਅਸੀਂ ਉਸ country ਨੂੰ ਬਹੁਤ ਅੱਗੇ ਰੱਖਦੇ ਹਾਂ ਤਾਂ ਕਰਕੇ ਬੁਲਾਈ ਜਾਂਦੀਆਂ ਕੰਟਰੀਆਂ, ਤਾਂ ਕਰਕੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਸੀ ਹੁਣ ਉਹ ਬੁਲਾਇਆ ਜਾਊਗਾ ਹੁਣ ਮਤਲਬ ਬੁਲਾਇਆ ਹੋਰ ਕਿਆ ਚਲੋ ਕਹਿੰਦਾ ਸ਼ੀਸ਼ੀ ਸ਼ੀਸ਼ੀ ਭਾਜੀ ਸ਼ੀਸ਼ੀ। ਧਿਆਨ ਰੱਖਣਾ ਜੀ capital ਹੋ ਜਾਂਦੀ ਹੈ ਕਾਈਰੋ currency ਇਹਨਾਂ ਦੀ ਅਜਿਪਸਨ ਪਾਊਂਡ ਤੇ ਪ੍ਰਧਾਨ ਮੰਤਰੀ ਵੀ ਇੱਥੇ ਇੱਥੇ ਇਹਨਾਂ ਦੇ ਪ੍ਰਧਾਨ ਮੰਤਰੀ ਦਾ ਨਾਮ ਕੀ ਹੈ ਮੁਸਤਫ਼ਾ ਮਦਬੁਲੀ, ਠੀਕ ਹੈ ਧਿਆਨ ਰੱਖਣਾ ਹੈ। Capital ਕਾਈਰੋ currency ਅਜਿਪਸਨ ਪਾਊਂਡ ਤੇ ਪ੍ਰਧਾਨ ਮੰਤਰੀ ਮੁਸਤਫ਼ਾ ਮਦਬੁਲੀ ਇੱਥੇ COP twenty seven ਜਾਣੀ ਕਿ conference of ਪਾਰਟੀ twenty seven ਵੀ ਹੋਈ ਸੀ ਤੇ ਉਹ ਕਿੱਥੇ ਹੋਈ ਸੀ ਸਰਮ ਅਲ ਸੇਖ ਅਜਿਪਟ ਵਿੱਚ ਹੋਈ ਸੀ। ਤੇ ਅਗਲੇ ਸਾਲ COP twenty eight ਹੋ ਰਹੀ ਹੈ UAE ਵਿੱਚ ਹੋ ਰਹੀ ਹੈ ਹਨਾ, ਚਲੋ। India ਦਾ ਪਹਿਲਾ integrated ਰੋਕੇਟ facility ਇਹ ਬਣਨ ਜਾ ਰਹੀ ਹੈ ਜੀ ਤਿਲੰਗਨਾ ਵਿੱਚ, ਤਿਲੰਗਨਾ ਵਿੱਚ ਕਿੱਥੇ ਦੇਖ ਹੀ ਸਕਦੇ ਹੋ ਤੁਸੀਂ ਹੈਦਰਾਬਾਦ ਵਿੱਚ ਹੈਦਰਾਬਾਦ ਵਿੱਚ ਕਿੱਥੇ skyroot aerospace, skyroot aerospace ਬਾਰੇ ਯਾਦ ਹੈ ਇਹ ਪਹਿਲਾ private ਜੈ ਰੋਕੇਟ ਬਣ ਚੁੱਕਾ ਹੈ ਭਾਰਤ ਦਾ ਕੀ ਇਹਦਾ ਰੋਕੇਟ ਦਾ ਨਾਂ ਕੀ ਰੱਖਿਆ ਸੀ ਇਹਨਾਂ ਨੇ ਵਿਕਰਮ ਐਸ ਵਿਕਰਮ ਸਾਰਾ ਬਾਈ ਦੇ ਨਾਮ ਤੇ ਇਹਨਾਂ ਨੇ ਰੋਕੇਟ ਦਾ ਨਾਂ ਰੱਖਿਆ ਸੀ ਤੇ ਪਹਿਲਾ private company ਹੋ ਚੁੱਕੀ ਹੈ ਜਿਹਨੇ ਰੋਕੇਟ ਛੱਡ ਦਿੱਤਾ ਤੇ ਇਹਨਾਂ ਦੀ Integrated rocket facility ਬਣ ਰਹੀ ਹੈ ਬਕਾਇਦਾ ਕਿੱਥੇ ਤਿਲੰਗਨਾ ਕਿੱਥੇ ਹੈਦਰਾਬਾਦ ਵਿੱਚ ਬਣ ਰਹੀ ਹੈ ਤਾਂ skyroot ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਹੈਦਰਾਬਾਦ ਦਾ ਇੱਕ startup ਹੈ। Country ਦਾ ਪਹਿਲਾ private rocket ਛੱਡਿਆ ਜਿਦਾਂ ਮੈਂ ਤੁਹਾਨੂੰ ਦੱਸਿਆ ਹਨਾ ਇਹ ਆਪਾਂ ਗੱਲ ਚੁੱਕੇ ਹਾਂ ਇਹਦੇ ਬਾਰੇ ਅਗਲਾ ਅਗਨੀਕੁਲ ਕੋਸਮੋਸ ਇਹਨਾਂ ਨੇ setup ਕੀਤਾ ਜੀ india ਦਾ ਪਹਿਲਾ private launch pad launch pad ਕੀ ਹੁੰਦਾ ਇਹ ਹੁਣ ਇਹ ਨੀ ਨਾ rocket ਤਾਂਂ ਹੈ ਨੀ ਵੇਖੋ ਲੋ launch pad ਕੀ ਹੈ ਦੀਵਾਲੀ ਦਾ rocket ਹੋ ਗਿਆ ਤੁਸੀਂ ਬੋਤਲ ਰੱਖ ਦਿੱਤੀ ਉਹਦੇ ਲਈ ਬੋਤਲ ਹੋ ਗਿਆ launch pad ਇਹ ਲੇਕਿੰਨ ਦੀਵਾਲੀ ਦਾ rocket ਨਹੀਂ ਹੈ ਨਾ ਇਹਦੇ ਲਈ ਬੋਤਲ ਨੀ ਚੱਲਣੀ ਨਾ ਇਹਦੇ ਲਈ proper ਇੱਕ ਸਮਾਨ ਚਾਹੀਦਾ ਇਹੋ ਜਿਹਾ ਇਹ।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

ਕੋਈ ਤਾਂ ਹੋਊਗਾ ਤੁਹਾਡੇ ਵਿੱਚੋਂ, ਕੀ ਨਾਂ ਸੀ ਇੰਜਣ ਦਾ ਦੱਸੋ ਛੇਤੀ। ਹਾਂਜੀ